ਤੇ ਪੈਸੰਜਰ ਜਿਹੜੇ ਆ ਏਅਰ ਹੋਸਟਸ ਖੜੀਆਂ ਆ ਦੋ।

ਕਾਰਪੇਟਸ ਲੱਗੇ ਆ ਬਿਲਕੁਲ ਲਾਈਟ ਜੇ ਪੀਚ ਕਾਫੀ ਕਲਰ ਦੇ ਵਾਈਟ ਕਲਰ ਦੇ--

ਤੇ ਅਗਲੇ ਸਾਈਡ ਤੇ ਪਾਣੀ ਯਾਂ ਪਾਣੀ ਨਦੀ ਵਹਿੰਦੀ ਪਈਆ।

ਇਕ ਹੋਲ ਇਸਦਾ ਕਲਰ ਹੈਗਾ ਵਾਈਟ ਵਾਈਟ ਕਲਰ ਛੱਤ ਨੂੰ ਹੋਇਆ ਆ ਵਾਈਟ ਕਲਰ ਹੀ ਕੰਧਾਂ ਨੂੰ ਹੋਇਆ ਵਾ ।

ਕੰਧਾਂ ਦਾ ਕਲਰ ਹੈਗਾ ਏ ਆ ਪੀਚ ਕਲਰ ਛੱਤ ਦਾ ਕਲਰ ਆ ਵਾਈਟ ਉੱਪਰ ਪੱਖੇ ਲੱਗੇ ਹੋਏ ਆ।

ਲੇਫ਼੍ਟ ਤੇ ਰਾਇਟ ਸਾਈਡ ਤੇ ਪੱਥਰ ਆ ਓਹਨਾਂ ਦੇ ਊਪਰ ਕਾਫੀ ਸੰਘਣੇ ਦ੍ਰਖਤ ਆ।

ਇਹ ਇੱਕ ਡਾਂਸ ਕਲਾਸ ਆ ਇਹਦੇ ਵਿੱਚ ਜਿਹੜੇ ਫਲੋਰਿੰਗ ਜਿਹੜੀ ਆ ਬਲੈਕ ਕਲਰ ਦੀ ਹੋਈ ਆ ਕੰਧਾਂ ਦਾ ਕਲਰ ਲਾਈਟ ਯੈਲੋ ਆ।

ਤਿਨਾਂ ਜਾਣੀਆਂ ਨੇ ਜੀਨਸ ਪਾਈਆਂ ਏ ਆ ਨਾਲ ਟੋਪ ਪਾਏ ਆ ਇੱਕ ਹੱਥ ਉਹਨਾਂ ਦਾ ਨੀਚੇ ਦੀ ਤਰਫ ਆ ਇੱਕ ਉਪ--

ਇੱਕ ਸਾਈਡ ਤੇ ਸੈਲਫ ਵਾਈਟ ਕਲਰ ਦਾ ਉਥੇ ਬੋਟਲਸ ਪਈਆਂ ਹੋਈਆਂ ਨੇ ਸ਼ੈਮਪੂ ਕੰਡੀਸ਼ਨਰ ਮਾਸਕ ਦੀਆਂ।

ਊਪਰ ਜੇਹੜਾ ਹੈ ਇੱਕ ਡਾਇਨਾਸੌਰ ਦਾ ਜੇਹੜਾ ਸਟੈਚੂ ਲੱਗਾ ਹੋਇਆ ਵਾ।

ਪਹਾੜਾਂ ਦੇ ਊਪਰ ਜਿਹੜੇ ਆ ਦ੍ਰਖਤ ਉੱਗੇ ਹੋਏਆ ਪੂਰੇ ਗ੍ਰੀਨ ਗ੍ਰੀਨਰੀ ਉੱਗੀ ਹੋਇਆ।

ਉੱਪਰ ਲਿਖਿਆ ਹੋਇਆ ਪ੍ਰਾਚੀਨ ਬਰੈਮ ਕੁੰਡ ਮੰਦਿਰ।

ਹੋਈ ਆ ਉੱਪਰ ਲਿੱਖਿਆ ਹੋਇਆ ਵਾ ਇਹ ਹੋਟਲ ਕਾਰਸ ਖੜੀਆਂ ਹੋਈਆਂ ਏ ਆ ਬਾਹਰ ਦੋ ਵਾਈਟ ਕਲਰ ਦੀਆਂ ਕਾਰਸ ਖੜੀਆਂ ਵਾ।